ਸਾਰੇ ਹੀ ਕਰਵਾ ਰਹੇ ਨੇ ਅੱਜਕਲ ਹਾਂਜੀ ਇੱਕ ਤਰ੍ਹਾਂ ਦਾ fashion ਹੋਇਆ ਪਿਆ fashion ਹੋਇਆ ਪਿਆ trend ਚ ਹੈ ਇਹ ਸਾਰਾ

ਤੇ ਉਹ ਵੈਸੇ ਇਹਨਾ ਦਾ ਵੀ owner ਨੇ ਬਹੁਤ ਜਿਆਦਾ nice ਨੇ ਇਹ ਵੀ ਬਹੁਤ ਜਿਆਦਾ nice ਨੇ ਆਪਣੇ ਮਤਲਬ ਕਾਫੀ known ਨੇ ਇਹ ਵੀ known ਉਹ ਵੀ ਨੇ ਅਮਨ bridal ਵਾਲੇ ਵੀ known ਇਹ ਵੀ ਨੇ

ਵਾਲੇ ਐ ਹਾਂਜੀ ਇਹ ਫੇਰ ਮਹਿੰਦੀ ਵੀ ਉੱਥੇ ਆਪ ਏ ਕਰਵਾਂਦੇ ਨੇ ਕੇ ਬਾਹਰੋ ਕੋਈ ਆਉਂਦਾ ਵੇ

ਹਾਂਜੀ ਹਾਂ ਇਹ ਆਪਾਂ ਉਹ ਉਹ ਅੰਦਰੇ ਆਪਾਂ ਨੂੰ ਅੰਦਰ ਹੈਗੇ ਨੇ ਰੱਖੇ ਹੋਏ ਨੇ ਉਹ ਜਿਵੇਂ ਆਪਾਂ ਕਹਾਂਗੇ ਵੀ ਅੱਜਕਲ ਕਹਿੰਦੇ ਨੀ ਵੀ ਸ਼ਹਿਨਾਈ ਬਣਾਦੋ ਹਨਾ ਅਹ ਘੋੜੇ ਹਾਥੀ bridal ਐਵੇਂ ਮਤਲਬ ਪੂਰੀ ਬਾਰਾਤ ਬਣਾ ਦਿੰਦੇ ਨੇ ਬਾਹਾਂ ਤੇ

ਸਾਰਾ ਕੁੱਛ ਅੰਦਰੇ ਹੀ ਕਰਦੇ ਨੇ ਤੇ ਅੰਦਰੇ ਹੀ ਇਹਨਾ ਨੇ ਆਪਣੇ ਮਤਲਬ ਰੱਖਿਆ ਹੋਇਆ ਐ ਮਹਿੰਦੀ ਆਲੀ ਵੀ ਰੱਖਿਆ ਹੋਇਆ ਨੇ ਉਹ ਮਹਿੰਦੀ ਮੁਹਂਦੀ ਇਹਨਾ ਨੇ ਕੀਤੋ ਬਾਹਰੋਂ ਨਹੀਂ ਲਗਵਾਉਣੀ ਇਹ ਸਾਰਾ ਕੁੱਛ ਆਪ ਏ ਮਹਿੰਦੀ ਵੀ ready ਆਪ ਏ ਕਰਨੀ ਐ ਇਹਨਾ ਨੇ ਬਣਾਉਣੀ ਐ ਉਹ ਤੋਂ ਬਾ ਇਹ ਕੀਪਸ ready ਕਰਕੇ ਏ ਆਪ ਏ bridal ਤੇ ਲਗਵਾਉਂਦੇ ਨੇ ਅੱਛਾ ਬੱਸ ਸਾਰਾ package ਅੰਦਰ ਆ ਪਿਆ ਸਾਰਾ ਕੁੱਛ provide ਅੰਦਰ ਐ ਇਹਨਾ ਕੋਲ ਹਮ ਬਿਲਕੁਲ ਬਿਲਕੁਲ package ਜਦੋਂ ਆਪਾਂ ਇੰਨਾ pay ਕਰ ਰਹੇ ਹਾਂ ਤਾਂ ਉਹ ਆਪਾਂ ਨੂੰ ਦੇ ਵੀ ਬਹੁਤ ਕੁੱਝ ਰਹੇ ਨੇ ਵਿੱਚ ਬਹੁਤ ਕੁੱਝ ਦੇ ਰਹੇ ਨੇ ਫੇਰ ਤਾਂ ਵਧੀਆ

ਹੋਰ ਦੱਸੋ hair style ਵਧੀਆ ਇਹਨਾ ਦੇ hair style good ਐ ਇਹਨਾ ਨੇ ਜਿਆਦਾਤਰ ਜਿਵੇਂ natural ਰੱਖਣੇ hair ਮਤਲਬ ਕੋਈ ਫਾਲਤੂ spa ਮਤਲਬ ਕਰਨੀ ਨਹੀਂ spray ਵਗੈਰਾ ਕੁੱਛ ਨਹੀਂ ਕਰਨੀ

ਕਰਕੇ ਵਾਲ ਆਪਣੇ hair dead ਹੋ ਜਾਂਦੇ ਨੇ ਹਾਂਜੀ ਕਈ ਮੈਂ ਦੇਖੇ ਐ ਨਾ ਕਿ ਬਹੁਤ ਜਿਆਦਾ spray ਕਰਦੇ ਐ ਐ ਬਸ spray ਤੇ ਜਿਵੇਂ ਖੜ੍ਹ ਕਰਾਉਂਦੇ ਨੇ ਵਾਲ ਹਾਂਜੀ ਹਾਂਜੀ ਨਹੀਂ ਨਹੀਂ ਇਹਨਾ ਨੇ ਮਤਲਬ ਉਹੀ hair pins ਨਾਲ stand ਕਰਨਗੇ ਮਤਲਬ ਆਪਣਾ ਠੀਕ ਐ ਨਾ ਜੁੜਾ ਵਗੇਰਾ ਜੋ ਵੀ ਬਣਾਉਂਦੇ ਨੇ ਇਹ ਇਹਨਾ ਨੇ ਮਤਲਬ ਇਹ ਨਹੀਂ ਹੈਗਾ ਕਿ ਹਾਂ ਇਹਨਾ ਨੇ ਨਾ ਉਹੀ ਚੀਜਾਂ ਇਹਨਾ ਦੀਆਂ ਬਹੁਤ ਅੱਛੀਆਂ ਲੱਗਦੀਆਂ ਨੇ ਇਹ ਮਤਲਬ ਆਪਣੇ ਪੈਸੇ ਬਣਾਉਣ ਲਈ ਇਹ ਐ ਨਹੀਂ ਹੈਗਾ ਵੀ customer ਦਾ ਕੰਮ ਖ਼ਰਾਬ ਕਰਦੇ ਨੇ ਜਾ ਉਹਨਾ ਦਾ ਮਤਲਬ dead ਕਰਦੇ ਨੇ ਜਿਵੇਂ ਹੁਣ ਇਹ spray ਨਹੀਂ ਕਰਦੇ ਬਹੁਤੀ ਕਿਉਂਕਿ ਬਾਲ dead ਹੋ ਜਾਣਗੇ

ਕੇ ਕਈਆਂ ਨੂੰ problem ਹੋ ਜਾਂਦੀ ਐ

ਤੇ ਕਈਆਂ ਦਾ ਸਿਰਫ white ਬਾਲ ਆਣ ਲੱਗ ਜਾਂਦੇ ਨੇ ਹਾਂਜੀ ਹਾਂ ਤੇ ਇਹ ਐਵੇਂ ਕੁੱਝ ਨਹੀਂ ਹੈਗਾ ਇਹ hair style ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ even ਇਹ ਦੱਸ ਦੇਣਗੇ ਵੀ ਹਾਂਜੀ ਐਵੇਂ ਨੀ ਐਵੇਂ ਕਰਵਾਲੋ ਤਾਂ ਜਿਆਦਾ better ਐ ਜਾਂ ਇਹ ਅਗਰ spray ਵੀ use ਕਰਨਗੇ ਇਹ ਕਿੰਨੇ numbers ਨੇ ਆਪਣੇ one ਤੋਂ ਲੇਕੇ ਅਹ one two three four ਐਵੇਂ six seven eight ਚੱਲਦੇ ਨੇ ਤਾਂ ਬਹੁਤ lightweight ਕਰਨਗੇ ਇਹ ਜੇ ਕਰਨਗੇ ਵੀ ਇੱਕ ਦੋ number ਵਾਲੀ ਕਰਨਗੇ ਜਿਆਦਾ ਉੱਪਰ ਵਾਲੀ ਨਹੀਂ ਕਰਨਗੇ ਕਿਉਂਕਿ ਉਹ ਬਹੁਤ ਤੇਜ਼ ਹੁੰਦੀ ਐ hard ਹੁੰਦੀ ਐ ਵੀ ਬਾਲ dead ਨਾ ਹੋ ਜਾਣ or normal ਰਹਿਣ

ਵੈਸੇ ਹੀ ਵੈਸੇ ਹੀ ਬੰਦੇ ਦਾ ਤਾਂ ਵੈਸੇ ਹੀ ਨਾ ਹੋਇਆ ਹੁੰਦਾ ਫੇਰ ਇੰਨਾ heavy heavy ਕਰ ਦਿੰਦੇ ਨੇ ਉੱਪਰ ਦੀ ਉੱਪਰ ਹਾਂਜੀ ਹਾਂ ਬਿਲਕੁਲ light ਰੱਖਣਗੇ ਬਿਲਕੁਲ light ਰੱਖਣਗੇ ਉਹ ਵੀ ਹਾਂ ਵੀ ਔਖਾ ਵੀ ਨਾ ਹੋਵੇ bridal normal ਰਹੇ

ਸਾਰਾ ਦਿਨ actually ਰਹਿਣਾ ਬੰਦੇ ਨੇ girl ਲਈ ਤਾਂ ਵੈਸੇ ਵੀ ਹੈ ਈ ਬਹੁਤ ਔਖਾ ਹੋ ਜਾਂਦਾ ਇਹ ਚੀਜ

ਹੋਰ ਦੱਸੋ ਬੱਸ ਮੈਂ ਤਾਂ ਕਿਹਾ ਚੱਲ ਪੁੱਛੀਏ ਤੁਹਾਨੂੰ ਮੈਂ ਕਿਹਾ ਉਹ ਕੋਈ ਪੁੱਛਦਾ ਸੀ ਨਾ ਮੈਂ ਕਿਹਾ ਕੋਈ ਨਹੀਂ ਮੈਂ ਪੁੱਛਦੀ ਆ ਉਹਨਾ ਨੂੰ

ਹਾਂਜੀ ਹਾਂ ਨਹੀਂ ਬਹੁਤ ਵਧੀਆ ਹੁਣ ਜਿਵੇਂ ਆਪਣੇ nails ਦਾ ਚਲ ਰਿਹਾ or nail extension ਦਾ ਤੇ ਹੁਣ ਉਹ ਲਾਂਦੇ ਨੇ temporary ਵੀ ਲਾਉਂਦੇ ਨੇ ਜਿਵੇਂ weekly ਵੀ ਹੁੰਦਾ ਹਨਾ ਤੇ nails ਦਾ ਵੀ ਕਰਦੇ ਨੇ ਤੇ ਉਹ ਵੀ ਉਹ ਇਹ ਨਹੀਂ ਹੈ ਆਪਾਂ ਉਹਨਾ ਨੂੰ ਇਹ ਕਹਿਏ ਜਾਕੇ ਵੀ ਹਾਂਜੀ ਸਾਡੇ ਇਹ ਵਧੀਆ ਲੱਗੂ ਤੁਸੀਂ ਇਹ ਕਰੋ ਉਹਨਾ ਨੇ ਆਪੇ ਆਪਾਂ ਨੂੰ ਜੋ ਵਧੀਆ ਲੱਗੇਗਾ ਜਾਂ ਆਪਣੇ ਹੱਥ ਤੇ ਵਧੀਆ ਲੱਗੇਗਾ ਉਵੇਂ ਦਾ ਬਣਾ ਦੇਣਾ

ਹੈਗੀ ਵੀ ਹਾਂ ਸਾਨੂੰ ਲਾਲਚ ਨਹੀਂ like ਹੈਗਾ ਵੀ ਹਾਂ ਸਾਨੂੰ ਹੀ ਆਵੇ ਉਹ ਬੰਦੇ ਦਾ ਦੇਖਦੇ ਨੇ ਜੀ ਜੀ ਜੀ or ਚੀਜ ਵੀ ਐ ਨਹੀਂ hundred ਮਤਲਬ low cost ਦੀ ਲੇਣੀ ਐ ਬਹੁਤ ਜਿਆਦਾ ਵਧੀਆ ਚੀਜ ਲੈਣੀ ਐ or branded ਲੈਣੀ ਐ ਕੋਈ normal ਨਹੀਂ ਹੈ ਮਤਲਬ normal company ਦੀ ਨਹੀਂ use ਕਰਨੀ ਉਹਨਾ ਨੇ ਕੋਈ ਵੀ ਐਵੇਂ ਦੀ ਚੀਜ

ਜੀ body ਦਾ ਹਨਾ ਆਪਣੇ ਮਤਲਬ ਕੰਮ ਹੁੰਦਾ ਗੱਲ ਹੁੰਦੀ ਹੈ ਤਾਂ ਵੀ ਆਪਾਂ ਨੂੰ ਕੋਈ problem ਨਾ ਹੋ ਜਾਵੇ ਆ side effect ਬਹੁਤ ਨੇ ਚਲ ਰਹੇ

ਕੋਈ cream ਤੋਂ ਹੋ ਜਾਂਦੀ ਐ ਤੇ ਮਤਲਬ ਹਰ ਇੱਕ ਚੀਜ ਉਹਨਾ ਨੇ ਮਤਲਬ ਵਧੀਆਂ ਲੈਣੀ ਐ branded ਲੈਣੀ ਐ low cost ਬਿਲਕੁਲ ਨਹੀਂ low cost ਦੀ ਲੇਣੀ ਹੈਗੀ ਵੀ ਹਾਂਜੀ ਜਾ ਫੇਰ expiry ਕੋਈ expiry makeup ਨਹੀਂ use ਕਰਨਾ expiry ਕੋਈ ਵੀ cream ਨਹੀਂ use ਕਰਨੀ ਮਤਲਬ ਉਹੀ ਹੈ ਕਿ ਬੰਦਾ ਜਿਹੜਾ ਉਹਨਾ ਦੇ ਆਉਂਦਾ ਉਹ customer ਉਹਨੂੰ ਐਨ satisfy ਕਰਕੇ ਭੇਜਦੇ ਨੇ

ਜੀ ਜੀ ਜੀ ਬਿਲਕੁਲ satisfied ਕਰਕੇ ਤੋਰ ਦੇ ਨੇ ਕਿ ਉਹ ਆਪ ਦਵਾਰਾ ਬੰਦੇ ਆਉਂਦੇ ਨੇ ਵੀ ਹਾਂਜੀ ਅਸੀਂ customer ਆਪ ਵਾਪਿਸ ਆਉਂਦਾ marriage ਤੋਂ ਬਾਅਦ ਵੀ ਹਾਂਜੀ ਅਸੀਂ ਉੱਥੇ ਹੀ ਜਾਣਾ ਕਿਉਂਕਿ ਫੇਰ result ਵਧੀਆ ਉਹ ਆਪ ਕਰਦੇ ਨੇ ਜੀ ਜੀ ਜੀ ਬਹੁਤ ਦੂਰ ਦੂਰ ਤੋਂ ਆਉਂਦੇ ਨੇ ਉਹਨਾ ਦੇ ਕੋਲ ਜੇ ਅਗਲੇ ਦੀ marriage ਹੁਣ ਨੋ ਦਸ ਵਜੇ ਉਹਨੇ ਹਾਲ ਦੇ ਵਿੱਚ ਪਹੁੰਚਣਾ palace ਦੇ ਵਿੱਚ ਪਹੁੰਚਣਾ bridal ਨੇ ਦਸ ਵਜੇ ਅਹ ਚਾਰ ਚਾਰ ਵਜੇ ਲੋਕੀ ਮਤਲਬ ਆ ਜਾਂਦੇ ਨੇ ਇਹਨਾ ਦੇ ਕੋਲ ਵੀ ਸਾਡੀ ਬੱਚੀ ready ਕਰਦੋ ਦੂਰ ਦੂਰ ਵਾਲੇ okay ਇਹ ਤਾਂ ਵਧੀਆ ਗੱਲ ਐ

ਹਾਂਜੀ ਹਾਂ ਮੈਂ ਉਹੀ ਕਹਿ ਹੀ ਸੀ ਤੁਹਾਨੂੰ ਵੀ ਹੁਣ keratin ਜਾਂ rebound ਚੱਲਿਆ ਹੋਇਆ ਹੁਣ ਦੇਖੋ ਉਹਦੇ chemicals ਹਾਂਜੀ ਬਹੁਤ ਜਿਆਦਾ ਕਿੰਨੇ chemicals ਵਾਲੇ ਨੇ ਹੁਣ ਆਪਣੇ ਬਾਲ dead ਹੋ ਜਾਂਦੇ ਨੇ ਅੱਜਕਲ ਛੋਟੇ ਬੱਚਿਆ ਦੇ ਦੇਖੋ ਹੁਣ ਆਪਾਂ ਕੁੜੀਆਂ ਲੈਲੋ ਚਾਹੇ ਮੁੰਡੇ ਲੈਲੋ ਤਾਂ ਉਹਨਾ ਦੇ ਛੋਟੀ ਓ age ਦੇ ਵਿੱਚ ਹਨਾ ਬਾਲ ਚਿੱਟੇ ਆਉਣੇ ਸ਼ੁਰੂ ਹੋ ਜਾਂਦੇ ਨੇ ਹਾਂਜੀ ਹਾਂਜੀ white ਬਹੁਤ ਜਿਆਦਾ ਬੱਚਿਆ ਦੇ ਅੱਜਕਲ ਇਹ ਬਹੁਤ ਜਿਆਦਾ problem ਆ ਰਹੀ ਹੈ ਬਹੁਤ ਜਿਆਦਾ ਤੇ ਹੁਣ ਉਹ ਆਪਾਂ ਨੂੰ suggest ਕਰਦੇ ਨੇ ਵੀ ਹਾਂਜੀ ਪਤਾ ਕਿ ਆਪਾਂ ਕਰਵਾ ਤਾਂ ਲੈਂਦੇ ਆ ਸ਼ੋੰਕੀਆ ਤੋਰ ਤੇ ਕਰਵਾ ਲੈਂਦੇ ਆ ਵੀ ਹਾਂਜੀ

ਹੁਣ ਤੁਸੀਂ ਇਹ ਦੇਖੋ ਹਰ ਇੱਕ saloon ਚ ਇਹੀ ਲਿਖਿਆ ਹੁੰਦਾ ਵੀ ਇੱਥੇ ਇੰਨੀ smoothening ਹੈ ਚਾਹੇ ਤਿੰਨ ਹਜ਼ਾਰ ਦੀ ਚਾਹੇ ਕੁੱਛ ਵੀ ਲੈ ਲੋ ਉਹਦੇ ਨਾਲ ਕਿ ਐ ਖ਼ਰਾਬ ਹੋ ਹੁੰਦੇ ਐ ਵਾਲ ਬਿਲਕੁਲ dead ਆਪਾਂ ਤਿੰਨ ਹਜ਼ਾਰ ਇੱਕ ਦਿਨ ਦਾ ਲਾ ਆਉਣੇ ਆ smoothening ਤੇ ਕਰਾ ਲੈਨੇ ਆ rebound ਤੇ ਕਰ ਲਿੰਦੇ ਆ ਜਾ ਆਪਾਂ keratin ਕਰਵਾ ਲਾਂਗੇ ਮਗਰ ਜਿਹੜੇ ਬਾਅਦ ਵਿੱਚ product use ਕਰਨੇ ਨੇ

ਨਹੀਂ ਆਪਾਂ ਨੂੰ ਉਹੀ use ਕਰਨੇ ਪੈਣੇ ਨੇ ਜੋ ਆਪਾਂ ਨੂੰ ਦੱਸੂਗਾ ਮਤਲਬ ਫੇਰ ਉਹ ਸਾਰੀ ਉਮਰ I think so ਪੂਰੀ life ਉਹੀ use ਕਰਨੇ ਪੈਂਦੇ ਨੇ ਆਪਾਂ ਨੂੰ

ਫੇਰ ਉਹ ਚੀਜ ਨਹੀਂ ਬਿਲਕੁਲ ਹਮ ਬਿਲਕੁਲ ਚੀਜ ਉਹ ਮਿਲਣੀ ਨਹੀਂ ਆਪਾਂ ਨੂੰ ਜੋ ਆਪਾ ਨੂੰ ਚਾਹੀਦੀ ਐ or ਜੋ ਆਪਾਂ ਨੂੰ natural ਪਰਮਾਤਮਾ ਵੱਲੋ ਦਿਤਾ ਗਿਆ ਆਪਾਂ ਉਹਨੂੰ ਹੀ ਲੈਕੇ ਖ਼ੁਸ਼ ਰਵੋ ਅੱਜਕਲ problem ਬਹੁਤ ਜਿਆਦਾ ਆ ਰਹੀ ਹੈ ਕਿਉਂਕਿ healthy food ਨਾ ਹੋਣ ਕਰਕੇ ਬੱਚਿਆਂ ਤੇ ਬਿਮਾਰੀਆਂ ਵੀ ਉੰਨੀਆਂ ਲਗਵਾ ਲੇਂਦੇ ਹੈ organic food ਨਹੀਂ ਮਿਲ ਰਿਹਾ ਖਾਣਾ ਹੀ ਨਹੀਂ ਖਾ ਰਹੇ ਆਪਾਂ ਸਾਰਾ spray ਵਾਲਾ ਲੈ ਰਹੇਂ ਹਾਂ

ਉਹਦੇ ਨਾਲ ਕਿੰਨੀਆ problems ਵੱਧ ਰਹੀਆਂ ਨੇ ਹਨਾ

ਹੋ ਰਹੀ ਹੈ ਹਾਂਜੀ ਤੇ ਹੁਣ ਆਪਾਂ normal ਆਪਾਂ ਕੁੱਝ ਸੋਚੋ ਨਾ ਕੋਈ ਮਤਲਬ ਖਾਇਆ ਪਿਆ ਈ ਐ oily food ਜਿਆਦਾ ਖਾ ਲਿਆ BP ਦੀ problem ਜਿਆਦਾ ਹੋ ਜਾਂਦੀ ਐ

ਇਸ ਲਈ ਵੀ ਆਪਾਂ ਹੁਣ ਇਹੀ ਸੋਚਦੇ ਆ ਹੁਣ ਖੁਦ ਸਾਨੂੰ offer ਆਈ ਸੀਗੀ ਵੀ ਤੁਸੀਂ hair ਦਾ ਕਰਵਾਲੋ ਜਾਂ nails ਦਾ ਕਰਵਾਲੋ

ਫੇਰ ਤਾਂ ਮੈਂ free ਬੈਠਣ ਜੋਗੀ ਹਾਂ ਕੰਮ ਹੀ ਨਹੀਂ ਕਰ ਸਕਦੀ nails ਨਾਲ ਤਾਂ ਦੇਖੋ ਇਹ ਤਾਂ ਹੁੰਦਾ ਚਲੋ ਸ਼ੋੰਕਿਆ ਤੋਰ ਤੇ ਇੱਕ ਦੋ ਦਿਨਾ ਲਈ ਲਗਵਾਲੋ ਬੱਸ ਠੀਕ ਐ function attend ਕੀਤਾ then ਹਾਂ function attend ਕਰ ਲਿਆ ਚਲ ਤਿੰਨ ਚਾਰ ਦਿਨ function ਹੈ ਚਲ ਉਹਦੇ ਲਈ ਬੰਦਾ temporary like ਕਰਵਾ ਲੈਂਦਾ ਸਾਰਾ ਉਹਦੇ ਲਈ ਤਾਂ ਬਹੁਤ ਔਖਾ ਵਾ ਇਹ ਚੀਜ਼ਾਂ ਕਿੱਥੇ ਹੁੰਦੀਆਂ housewife ਤੋਂ ਉਹੀ ਤਾਂ ਹੈ ਤੇ ਹੁਣ hairs ਦਾ ਆਇਆ ਸੀ ਮੈਨੂੰ ਮੇਰੇ hair ਥੋੜੇ ਲੰਬੇ ਨੇ ਹਾਂ ਬਿਲਕੁਲ ਆਪਾਂ allow ਹੀ ਨਹੀਂ ਕੀਤਾ ਕਿਉਂ ਅੱਜ ਮੈਂ ਕਰਵਾ ਲੂੰਗੀ rebound ਕਰਵਾਣ ਨੂੰ ਆਇਆ ਸੀ rebound ਕਰਵਾ ਲੂੰਗੀ ਲੇਕਿਨ ਕੱਲ ਨੂੰ ਮੇਰੇ dead ਹੋ ਜਾਣੇ ਆ ਵਾਲ ਜਿਵੇਂ ਜਿਵੇਂ ਮੇਰੇ ਵਾਲ ਬੜਦੇ ਨੇ ਉਹ ਨਿੱਚੇ ਤੋਂ ਵਧੀ ਜਾਣੇ ਆ ਉੱਪਰ ਤੋਂ ਜਿਹੜੇ ਨਵੇਂ ਵਾਲ ਆ ਰਹੇ ਨੇ ਉਹ dead ਆਣਗੇ ਫੇਰ ਮੇਰੇ

ਉਹ ਫੇਰ double shade ਜੇ ਵਾਲ ਵਧੀਆ ਵੀ ਨਹੀਂ ਲੱਗਣੇ ਹਾਂਜੀ ਹਾਂਜੀ ਵੀ ਇਹ ਵੀ ਬੱਸ ਇੱਕ ਇਹ ਹੈ ਕਿ ਜਿਵੇਂ ਕਹਿ ਦੋ ਨਾ ਭੇਡ ਚਾਲ ਜੇ ਇੱਕ ਨੇ ਕਰਵਾ ਲਿਆ ਸਾਰੇ ਲੱਗ ਜਾਂਦੇ ਨੇ ਉਹ ਪਤਾ ਕਿਆ ਹੈ ਅੱਜਕਲ ਜਿਵੇਂ generation ਹੈ ਜਿਵੇਂ collage life ਦੇ student ਐ ਉਹਨਾ ਨੇ ਇੱਕ ਨੇ ਦੇਖਿਆ ਦੂਸਰੇ ਨੇ ਤੀਸਰੇ ਨੇ ਇੱਦਾਂ ਕਰਕੇ ਇਹ ਨਹੀਂ ਦੇਖਦੇ ਵੀ ਸਾਡੀ ਕਿੰਨਾ ਖ਼ਰਾਬ ਹੋ ਰਿਹਾ ਵੀ ਸਾਡੀ ਓ body ਨੂੰ ਉਹ ਹੈ ਹਾਂ ਉਹੀ ਤਾਂ ਹੈ side effect ਕਿੰਨੇ ਹੁੰਦੇ ਨੇ ਹੁਣ ਸਿਰ ਦਾ ਕਈ ਕਰਵਾ ਤਾਂ ਲੈਂਦੇ ਨੇ

rebounding ਦਾ ਹੋ ਗਿਆ hair color ਦਾ ਬਹੁਤ ਜਿਆਦਾ ਹੋ ਗਿਆ ਸੀ trending

ਹੁਣ ਕਈ ਨੇ ਹੁਣ ਮੈਂ result ਵੀ ਦੇਖ ਰਹੀ ਹਾਂ ਕਈ ਕਰਵਾਣ ਗਏ ਸਾਡੇ ਵੀ ਇੱਥੇ neighbors ਨੇ ਉਹ ਕਰਵਾਣ ਗਏ keratin

ਹਲੇ ਉਹਨਾ ਦੇ cream ਨਹੀਂ use ਕੀਤੀ ਸੀ ਥੋੜਾ ਜਾ ਮਤਲਬ ਹਲਕਾ ਜਾ ਕੀਤਾ ਤੇ ਉਹਨਾ ਨੂੰ ਇੰਨੀ problem ਹੋ ਗਈ ਇੰਨੀ problem ਹੋ ਗਈ ਤਿੰਨ ਮਹੀਨੇ ਉਹਨਾ ਦਾ treatment ਚੱਲਿਆ

ਜਦ ਕਿ ਉਹਨਾ ਨੇ ਹਲੇ ਕਰਵਾਈ ਵੀ ਨਹੀਂ ਸੀ ਪੂਰਾ keratin ਦਾ ਵੀ ਨਹੀਂ ਹੋਇਆ or ਜਿਹੜੀ ਉਹਨਾ ਨੂੰ ਸਿਰ ਦੀ problem ਹੋਈ ਐ

ਉਹੀ ਹੈ ਵੀ ਬਿਮਾਰੀਆਂ ਜਿਆਦਾ ਹੋਗਈਆਂ ਉਹਨਾ ਨੂੰ ਦਵਾਈ ਵੀ ਖਾਣੀ ਪਏਗੀ ਸਿਰ ਲਈ ਹਮ ਫੇਰ ਹੁਣ ਉਹ ਦਵਾਈ ਲੇਂਦੇ ਐ ਉਹ ਇਹ ਸੋਚਦੇ ਨੇ ਜੋ natural god ਨੇ ਸਾਨੂੰ ਦਿੱਤਾ ਉੱਥੇ ਹੀ better ਐ ਕਿ ਅਸੀਂ happy ਰਹੀਏ ਬਿਲਕੁਲ ਬਿਲਕੁਲ ਹੁਣ ਆਪਾਂ ਦੇਖੋ ਜਾਂਦੇ ਆ ਮੈਂ ਦੋਨੋ side ਜਾਕੇ ਜਾਕੇ ਆਉਣੀ ਆ ਜੇ ਮੈਂ ਮੈਨੂੰ ਕੋਈ ਕੰਮ ਹੁੰਦਾ ਮੈਂ ਅਮਨ ਦੇ ਵੀ tip top ਮਗਰ ਮੈਂ ਬੇਫਾਲਤੁ ਆਪਾਂ ਨਾ ਉਹ ਕਿਉਂਕਿ ਉਹਨਾ ਨੂੰ ਵੀ ਪਤਾ ਵੀ ਹਾਂ ਆਪਾਂ ਕਿ ਕਰਨਾ ਐ ਬਾਲ dead ਹੋਣਗੇ ਠੀਕ ਐ ਨਾ

ਮਤਲਬ ਜੋ ਉਹਨਾ ਨੂੰ ਸਹੀ ਲੱਗਦਾ ਉਹ ਆਪਾਂ ਨੂੰ advice ਕਰਦੇ ਨੇ ਵੀ ਤੁਸੀਂ ਆ ਨਹੀਂ ਐਵੇਂ ਕਰਲੋ ਜਾਂ ਫਿਰ

ਹਾਂਜੀ ਹੁਣ ਜਿਵੇਂ facial ਵਗੈਰਾ ਚ ਵੀ ਆਪਾਂ ਨੂੰ advice ਕਰ ਦਿੰਦੇ ਨੇ ਆ ਨਹੀਂ ਤੁਸੀਂ ਆ ਵਾਲਾ ਕਰਵਾਓ ਇਹ ਤੁਹਾਨੂੰ ਜਿਆਦਾ better ਰਹੇਗਾ

ਕਈ ਗੱਲਾ ਨੇ ਵੀ ਉਹ ਬਹੁਤ ਵਧੀਆ ਮਤਲਬ ਉਹ ਕਰਦੇ ਨੇ advice ਤਾਂ ਵਧੀਆ ਦੇ ਦਿੰਦੇ ਨੇ ਵਧੀਆ deal ਕਰ ਦਿੰਦੇ ਨੇ ਸਾਰਾ ਕੁੱਝ ਆਪਾਂ ਨੂੰ ਸਹੀ ਦਸ ਦੇਣਾ ਆਪਾਂ ਨੂੰ ਉਹਦੇ plus point ਵੀ ਦੱਸਣਗੇ ਆਪਾਂ ਨੂੰ ਉਹਦੇ ਉਹ ਆਪਾਂ ਨੂੰ minus point ਵੀ ਦੱਸਣਗੇ

ਠੀਕ ਐ ਕੋਈ ਨੀ ਫੇਰ ਜਿਹਨਾ ਨੇ ਮੈਨੂੰ ਪੁੱਛੀਆ ਉਹਨਾ ਨੂੰ ਦੱਸ ਦੂਂਗੀ ਫੇਰ visit ਕਰ ਲੈਣਗੇ ਉਹ ਹਾਂਜੀ ਹਾਂਜੀ ਜਰੂਰ ਜਰੂਰ ਜਦੋਂ ਵੀ ਲੋੜ ਪਈ ਜਾ ਕੁੱਝ ਵੀ ਤੁਸੀਂ ਮੈਨੂੰ ਦੱਸ ਸਕਦੇ ਓ ਮੈਂ ਤੁਹਾਨੂੰ

ਹਾਂਜੀ ਹਾਂਜੀ

ਸਤਿ ਸ਼੍ਰੀ ਅਕਾਲ ਜੀ

ਹੋਰ ਜੀ ਬਾਈ ਕੀ ਹਾਲ ਚਾਲ ਨੇ

ਹੋਰ ਖੇਤੀਬਾੜੀ ਦਾ ਕਿਆ ਹਾਲ ਚਾਲ ਹੈ ਕਿਆ ਕਹਿੰਦੀ ਫਸਲ ਐਤਕੀ ਫਸਲ ਕੀ ਕਹਿੰਦੀ ਆ ਬੱਸ ਤੈਨੂੰ ਪਤਾ ਹੀ ਆ

ਅੱਛਾ ਅੱਛਾ ਕੀ ਬੀਜਿਆ ਐਤਕੀ ਐਤਕੀ ਬੱਸ ਕਣਕ ਹੀ ਬੀਜੀ ਆ ਥੋੜੀ ਚਰੀ ਬੀਜੀ ਹੈ ਬਾਕੀ ਬਰਸੀਂਣ ਬਰਸੁਨ

ਸਬ੍ਜ਼ੀ ਨੀ ਲਾਈ ਸਬਜੀ ਘਰ ਵਾਸਤੇ ਲਾਉਣੇ ਹੁੰਦੇ ਆਂ ਜੇ ਲਾਈ ਤਾਂ

ਅੱਛਾ ਅੱਛਾ ਅਸੀਂ ਤਾਂ ਬਾਈ ਬਹੁਤ ਕੁੱਝ ਲਾਇਆ ਅਸੀਂ ਤਾਂ ਬੇਲਾਂ ਕਰੇਲਿਆਂ ਦੀ ਬੇਲਾਂ ਘੀਆ ਦੀਆਂ ਬੇਲਾਂ ਉਹਦੀਆਂ ਤਰ੍ਹਾਂ ਦੀਆਂ ਬੇਲਾਂ ਭਿੰਡੀਆਂ ਧਨੀਆ ਲਸਣ ਪਿਆਜ ਇਹ ਹਮ ਪਿਆਜ ਵੀ ਲਾਤਾ ਬਾਈ ਆਪਾਂ ਨੇ ਤਾਂ

spray ਤਾਂ ਮੋਹਿਤ ਕਰਦਾ ਯਾਰ

ਉਹੀ ਤਾਂ ਹੈ ਸਾਡੇ ਵਿੱਚ ਚ ਖਾਲ ਨੀ ਹੈਗੀ spray ਕਰਨੀ ਪੈਣੀ ਸਾਨੂੰ ਨਾ ਤਾਂ ਹੁਣ ਬਈਏ ਨੀ ਮਿਲ ਰਹੇ spray ਵਾਸਤੇ ਅੱਛਾ ਅੱਛਾ ਅਸੀਂ ਤਾਂ ਦੇਸੀ ਖਾਦ ਪਾਉਣੇ ਹਾਂ ਬਾਈ ਤਿੰਨ ਚਾਰ ਸਾਲ ਬਾਅਦ

ਹਾਂ ਫਾਇਦਾ ਤਾਂ ਹੈਗਾ ਦੇਸੀ ਖਾਦ ਦਾ ਫਸਲ ਵਧੀਆ ਹੁੰਦੀ ਆ ਦੇਸੀ ਖਾਦ ਨਾਲ ਹਮ ਹਮ ਕੋਈ ਨੁਕਸਾਨ ਨੀ ਨਾ ਏਵੇਂ ਆ ਜਾਂ ਪਾ ਦਿੰਦੀ ਆ ਮਿੱਟੀ ਚ ਹਾਂ ਹਾਂ ing ਥੋੜੀ ਬਹੁਤ ਤਾਂ ਅਸੀਂ ਵੀ ਬਣਾਈ ਦੇਸੀ ਖਾਦ ਜਿਹੜੀ ਘਰ ਘਰ ਵਾਸਤੇ ਕਣਕ ਬੀਜੀ ਹੋਈ ਆ ਉਹ ਤੇ ਵੀ ਪਾ ਦਵਾਂਗੇ ਦੇਸੀ ਖਾਧ ਬਾਕੀ ਚ ਦੂਜੀ spray ਕਰਦਾਂਗੇ ਹੋਰ ਕੀ ਆ ਅੱਛਾ ਅੱਛਾ ਠੀਕ ਹੈ ਬਾਈ ਅਸੀਂ ਤਾਂ ਪੂਰੇ ਆਪਣੇ ਕੋਲ ਤਾਂ ਬਾਬਾ ਜੀ ਦੀ ਕਿਰਪਾ ਨਾਲ ਐਤਕੀ ਤੀਹ ਚਾਲੀ ਤੀਹ ਕੁ ਕਿੱਲੇ ਘਰ ਦੇ ਤੇ ਪੰਦਰਾਂ ਹੋਰ ਲੈਲੇ ਤੇ ਪੰਤਾਲੀ ਕਿੱਲਿਆਂ ਦੀ ਕਰਲੀ ਖੇਤੀ ਹਾਂ ਮੁੰਡਾ ਤਾਂ ਕਹਿੰਦਾ ਡੈਡੀ ਪੰਜ ਕਿੱਲੇ ਹੋਰ ਲੈਲਾ ਪੰਜਾਹ ਪੂਰੇ ਕਰਲਾ ਐਨੇ ਦੱਸ ਭਲਾਂ ਕੀ ਕਰਨੇ ਆ ਸਾਡਾ ਤਾਂ ਫ਼ੇਰ ਘਰਦਾ ਹੀ ਆ ਕਿਹੜਾ ਕੋਈ ਚੱਕਰ ਆ

ਹੋਰ ਫ਼ੇਰ ਖੇਤੀ ਵਧਾ ਲਈਏ ਐਤਕੀ ਕਣਕ ਲਾਈ ਹੋਈ ਆ ਤੀਹ ਕਿੱਲੇ ਦੀ ਕਣਕ ਲਾਈ ਹੋਈ ਆ ਜਿਹੜੇ ਠੇਕੇ ਆਲੇ ਆਂ ਉਹਨਾ ਚ ਸਬਜੀਆਂ ਹੀ ਲਾਤੀਆਂ ਸਾਰਿਆਂ ਚ ਖਰਬੂਜੇ ਵੀ ਲਾਤੇ ਨਾ ਹੋਰ ਐਰਾ ਵਗੈਰਾ ਫ਼ੇਰ ਆਪਾਂ ਨੂੰ ਕਿਹੜਾ ਕੋਈ ਸਪਰੇਹਾਂ ਦਾ ਖਰਚਾ ਆਪਣੀ ਤਾਂ ਬਾਈ ਘਰ ਦੀ ਖਾਧ ਹੈ ਚੱਲਦਾ ਕੰਮ ਪੂਰਾ ਆਪਣਾ ਆਹੋ ਬਾਕੀ ਫ਼ੇਰ ਸੰਦ ਵੀ ਚਾਹੀਦੇ ਨੇ ਨਾ ਸੰਦ ਵੀ ਨੀ ਹੈਗੇ ਸਾਡੇ ਕੋਲ ਤਾਂ

limit ਕਾਹਤੋਂ ਚੱਕਾਂ ਯਾਰ ਭੈਣਚੋ ਪੰਜ ਤਾਂ ਕਿੱਲੇ ਆ ਪੰਜ ਕਿੱਲਿਆਂ ਤੋਂ limit ਪਿਹਲਾਂ ਚੱਕੀ ਹੋਈ ਆ ਮੁੰਡਾ ਬਾਹਰ ਭੇਜਿਆ ਅੱਛਾ ਅੱਛਾ ਭੇਜਤਾ ਹੈਂ

ਜਿੰਨੀ ਹੈਗੀ ਉੰਨੀ ਪਰ ਕਰ ਦੇਣੀ ਬਾਕੀ ਜਿਹੜੇ ਘਰ ਦੇ ਆ ਦੋ ਕਿੱਲੇ

ਠੀਕ ਆ ਠੀਕ ਆ

ਮਾੜਾ ਹੀ ਹਾਲ ਹੈ ਜੀਰੀ ਦਾ ਵੀ ਸ੍ਪ੍ਰੇਹਾ ਪਤਾ ਕੀ ਚੱਕਰ ਹੈ ਬਿਮਾਰੀ ਪੈ ਜਾਂਦੀ ਹੈ ਇਹਨਾ ਨਾਲ

ਚ ਪਈ ਹੈ ਬਾਈ ਐਤਕੀ ਬਿਮਾਰੀ ਬਾਕੀ ਤਾਂ ਠੀਕ ਹੈ ਜੀ